ਏਹ ਇੱਕ ਜਿੱਮ ਹੈਗਾ ਜੀ ਜਿੱਮ ਬੋਹੁਤ ਹੀ ਜਿਆਦਾ ਵਧੀਆ ਹੈਗਾ ਜੀ ਜਿੱਮ ਦੇ ਵਿੱਚ ਜਿੱਮ ਦਾ ਸਾਰਾ ਹੀ ਸਮਾਨ ਪਿਆ ਹੈਗਾ ਜੀ।

ਜਿਮ ਦੇ ਵਿਚ ਇੱਕ ਬੰਦਾਂ ਜਿਮ ਲਾ ਰਿਹਾ ਹੈਗਾ ਜੀ ਅਤੇ ਇੱਕ ਬੰਦਾਂ ਫੋਟੋ ਗਿੱਛ ਰਿਹਾ ਹੈਗਾ ਜੀ ਉਹ ਅਪਨੇ ਮੋਬਾਈਲ ਦੇ ਵਿਚ ਫੋਟੋ ਖਿੱਚ ਰਿਹਾ ਹੈਗਾ ਜੀ।

ਦੁਕਾਨਾਂ ਬਣੀਆ ਹੈਗਿਆਂ ਜੀ ਉਹ ਦੁਕਾਨਾਂ ਬੰਦ ਹੈਗਿਆਂ ਜੀ ਅਤੇ ਇੱਕ ਇੱਥੇ ਐਲ_ਸੀ_ਡੀ ਵੀ ਲੱਗਾ ਹੈਗਾ ਜੀ ਐਲ_ਸੀ_ਡੀ ਬਹੁਤ ਹੀ ਜਿਆਦਾ ਵਧੀਆ ਹੈਗਾ ਜੀ।

ਇਹ ਇੱਕ ਜਗਾ ਹੈ ਜਗਾ ਇਹ ਬਹੁਤ ਹੀ ਜਿਆਦਾ ਵਧੀਆ ਹੈਗਾ ਜੀ।

ਪਾਰਕ ਵਿੱਚ ਬਹੁਤ ਹੀ ਜਿਆਦਾ ਹਰੇ ਭਰੇ ਰੁੱਖ ਲੱਗੇ ਹੈਗੇ ਜੀ ਅਤੇ ਪਾਰਕ ਵਿੱਚ ਥੋੜੀ ਸਫਾਈ ਵਾਲੇ ਹੋਣ ਵਾਲੀ ਹੈਗੀ ਜੀ।

ਅਤੇ ਇਸ ਪਾਰਕ ਵਿੱਚ ਬੱਚੇ ਝੂਠੇ ਵੀ ਲੈ ਰਹੇ ਹੈਗੇ ਜੀ ਅਤੇ ਕਈ ਬੱਚੇ ਖੇਡ ਵੀ ਰਹੇ ਹੈਗੇ ਜੀ।

ਅਤੇ ਟਹਿਲ ਦੇ ਪਿੱਛੇ ਇੱਕ ਦੁਕਾਨ ਹੇਗੀ ਜੀ ਜੋ ਕਿ ਦੁਕਾਨ ਖੁੱਲੀ ਹੈਗੀ ਜੀ।

ਅਤੇ ਇੱਕ ਗੱਡੀ ਬਹੁਤ ਹੀ ਧੂਲ ਲੱਗੀ ਹੈਗੀ ਜੀ ਓਹ ਗੱਡੀ ਸਵਿਫਟ ਹੈਗੀ ਜੀ ਅਤੇ ਇਸ ਗਰਾਉਂਡ ਦੇ ਵਿੱਚ ਬਹੁਤ ਹੀ ਜਿਆਦਾ ਬੰਦੇ ਇਕੱਠੇ ਹੋਏ ਹੈਗਾ ਜੀ।

ਅਤੇ ਸਾਹਮਣੇ ਇੱਕ ਮੋਟਰਸਾਇਕਲ ਅਤੇ ਇੱਕ ਸਕੂਟਰੀ ਅਤੇ ਇੱਕ ਬੁਲਟ ਲੱਗਾ ਹੈਗਾ ਜੀ।

ਅਤੇ ਜਗ੍ਹਾ ਦੇ ਬਾਹਰ ਇੱਕ ਦਰਵਾਜਾ ਵੀ ਬਣਿਆ ਹੈਗਾ ਜੀ ਦਰਵਾਜੇ ਦੇ ਬਾਹਰ ਪੌੜੀਆਂ ਵੀ ਬਣਿਆ ਹਿਗੀਆਂ ਜੀ।

ਅਤੇ ਇੱਥੇ ਸਾਈਡ ਤੇ ਛੋਟੀਆਂ ਛੋਟੀਆਂ ਬੋਤਲਾਂ ਵੀ ਪਈਆਂ ਹੈਗੀਆਂ ਜੀ ਅਤੇ ਪਿੱਛੇ ਹੋਰ ਇਹ ਫਲੈਸ਼ਾਂ ਬਈਆਂ ਹੋਈਆਂ ਜੀ।

ਅਤੇ ਏੱਥੇ ਸਾਹਮਣੇਂ ਇੱਕ ਸਰ ਹੈਗਾ ਜੀ ਜੋਕਿ ਬੱਚੇਆਂ ਨੂੰ ਪੜ੍ਹਾ ਰਿਹਾ ਹੈਗਾ ਜੀ।